ਇੰਨੇ ਕੁੱਤੇ ਵੀ ਦੋ ਦਿਨ ਹੋਗੇ ਕੰਜਰੀ ਨੇ ਬੰਨ ਕੇ ਰੱਖੇ ਐ।

ਰਾਜੇ ਭਾਅ ਨਾਲ ਲੰਘੀ ਤਾਂ ਹੈ ਸੀ ਕੁੱਤੇ ਤਾਂ ਕਦੇ ਓਦੇ ਰਾਹ ਨੀ ਲੰਘ। ਮੈਂ ਕੁੱਤਿਆ ਦਾ ਵਸਾ ਨੀ ਖਾਂਦਾ ਕਿ ਕੁੱਤੇ ਖੁੱਲੇ ਹੀ ਰਹਿਣੇ ਕਿ ਕੋਈ ਇੱਧਰ ਨੂੰ ਵੜੇ ਨਾ ਤੇ ਦੋ ਦਿਨ ਮੈਨੂੰ ਪਤਾ ਵਾ ਕਿ ਦੋ ਦਿਨ ਕੁੱਤੇ ਅੰਦਰੋਂ ਹੀ ਨੀ ਨਿਕਲਣ ਤੇ।

ਹੋਗਿਆ ਇਦੇ ਭਰਾ ਨੂੰ ਗੇੜੇ ਮਾਰਦਿਆ। ਮੈਂ ਕਿਹਾ ਕਿਹੜੀ ਖੁੱਡ ਚ ਵਾੜਤੇ ਹੀ ਕੁੱਤੇ, ਯਾਰ ਤੁਹਾਡੇ ਤਾਂ ਇੱਦਰ ਸਾਮਣੇ ਬਰਾਂ। ਆ ਚਵਲ ਨੇ ਆਹ ਹੀ ਬੰਨੇ ਪਰੇ ਅੰਦਰ ਬਾਰੀਆ ਦਾ ਗੰਦ ਪੁਆਉਣ ਦੀ ਓ ਇੰਨੀਆ ਟੈਲਾਂ ਲਵਾਈਆ ਆ ਆਹ ਗੂੰ ਖਿਲਾਰਿਆ ਸਾਰਾ ਇੱਥੇ। ਅੱਛਾ ਅਹ ਓ ਇੰਨੇ ਕਿਥੋਂ ਚੁੱਕਣਾ ਵਾ ਜਿਦਾ ਤੁਰਦੀ ਮਿਦ ਮੁੱਦ ਕੇ ਉੱਥੇ ਪੱਧਰਾਂ ਕਰੀ ਜਾਂਦੀ ਐ। ਅੱਛਾ, ਸਾਫ ਸਫਾਈ ਹੈਨੀ ਆ ਯਨੀ।

ਹੁਣ ਇਹੀ ਲਈ ਆ, ਮੂੰਹ ਚੋਂ ਮੁਸ਼ਕ ਆਉਂਦੀ ਤਾਂ ਇਹ ਤਾਂ ਕੱਪੜਾ ਨੀ ਲਾਉਂਦੀ ਮੂੰਹ ਚੋਂ।

ਅੱਛਾ ਅੱਛਾ ਅੱਛਾ ਅਹ

ਇੱਕ ਗੱਲ ਕਵਾ ਰਾਜੇ ਭਾਅ ਤੇਰੇ ਡੈਡੀ ਅੱਲ ਨਾ ਤੇਰੀ ਮੰਮੀ ਦੇ ਕਮਰੇ ਨੀ ਓ ਜਾਣ ਦਾ ਫਾਈਦਾ ਕੋਈ ਇੰਨੀ ਮੁਸ਼ਕ ਆਉਂਦੀ ਓਦੇ ਤੇ ਕਿਤੇ ਕਮਰੇ ਚੋਂ ਬਹੁਤ ਜਿਆਦਾ। ਮਨ ਤੂੰ ਤਾਂ ਟਿਵਿਸ਼ਨ ਪੜਨ ਗਈ ਹੈ ਇੱਕ ਦਿਨ ਕਹਿਣ ਡੀ ਹੀ ਕਿ ਤੂੰ ਮੈਂ ਟਿਵਿਸ਼ਨ ਪੜਨ ਜਾਣਾ ਉਹ ਮਿਨੂੰ ਕਹਿੰਦੀ ਹੀ ਕਿ ਆਵੀਂ ਸਾਡੇ ਘਰ ਟਿਵਿਸ਼ਨ ਪੜ ਲਿਆ ਕਰੀ। ਆਹੋ ਮੈਂ ਇਕੋ ਦਿਨ ਈ ਗਈ ਇੱਕ ਦਿਨ ਵੀ ਕਾਹਦਾ ਗਈ ਪੰਜ ਕਿ ਸੱਤ ਮਿੰਟ ਓੱਥੇ ਖਲੋਤੀ ਹੋਣੀ ਆ, ਪੰਜਾਂ ਸੱਤਾਂ ਮਿੰਟਾਂ ਚ ਥੋੜਾ ਟਾਈਮ, ਹਾਏ ਮੇਰਾ ਤਾਂ ਉਲਟੀਆਂ ਵਾਲਾ ਮਨ ਹੋਵੇ, ਮੈਂ ਤਾਂ ਦੋੜੀ ਘਰ ਨੂੰ, ਮੈਂ ਕਿਹਾ ਦਫਾ ਕਰ ਇਹੋ ਜਿਹਿਆ ਦੇ ਘਰ ਪੜਨ ਹੱਥੋਂ ਕਿ ਬੰਦਾ ਆਵੇ ਬੜੇ ਨਾ। ਪੰਜਾਂ ਪੰ ਪੰਜਾਂ ਦਾਹਾਂ ਮਿੰਟਾਂ ਚ ਯਨੀ ਬੇਹੋਸ਼ ਹੋਗੀ ਤੂੰ।

ਭਾਵੇਂ ਮੁਰਗੀ ਖਾਨੇ ਛੱਡ ਆ ਉਨੂੰ ਸਮੈਲ ਨੀ ਆਉਂਦੀ। ਓਦਾ ਨੱਕ ਬੰਦ ਹੋਗਿਆ ਇਹਨਾਂ ਦੇ ਘਰ ਰਹਿ ਕੇ। ਉਹ ਜਿਹੜੀ ਓ ਕਿ ਉਨੂੰ ਆਖਦੇ ਪਲਕ। ਕਈ ਵਾਰੀ ਕਹੀਏ ਭੀ ਆਹ ਸੁੰਘ ਕੇ ਵੇਖ ਕਿ ਸੈਪੂ ਕਿਹੜਾ ਤੇ ਉਨੂੰ ਸੈਪੂ ਚੋਂ ਵੀ ਗੋਹੇ ਦੀ ਸਮੈਲ ਆਉਂਦੀ ਐ। ਇੰਨਾ ਦਾ ਕੀ ਦਿਮਾਗ ਦਾ ਕੀੜਾ ਮਰਗਿਆ।

ਸਾਈਕਲ ਤੇ ਦੋ ਕਿਲੋ ਦੁੱਧ ਹੁੰਦਾ ਵਿੱਚ ਤੇ ਡਰੰਮੀ ਚ ਰੱਖ ਲਈਦਾ ਬਾਰਾਂ ਚੋਦਾਂ ਲੀਟਰ ਦੀ। ਮੇਰੀ ਗੱਲ ਸੁਣ ਜਿਹੜੀ ਗਲੀ ਸੜੀ ਸਬਜ਼ੀ ਲਿਆਂਦਾ ਵਾ ਓਦੇ ਵਿੱਚ ਚੰਗੀ ਚੰਗੀ ਚੁਣ ਲੈਂਦਾ ਹੁਣਾ ਆਪਣੇ ਜੋਗੀ ਇਹ। ਜਮੀਨ ਤੇ ਹੈਪੀ ਨੇ ਸਾਰੀ ਦੇਤੀ ਆ।

ਹੈ ਕਿ ਆ ਓਦੇ ਕੋਲ ਮੱਝਾਂ ਨੀ ਹੀ ਲਿਆ ਕੇ ਰੱਖਲੀਆਂ ਅਠਾਰਾਂ ਉੱਨੀ ਮੇਰਾ ਫਾਰਮ। ਤਾਂ ਜਿਹੜਾ ਵਿਆਹ ਹੋਗਿਆ ਓਦਾ ਇੰਨਾਂ ਨੂੰ ਕੁੜੀ ਕੋਣ ਦੇਣ ਦਿਆਂ ਵਾ।

ਨਹੀਂ ਪੈਲੀ ਕਿੰਨੀ ਕ ਆ ਓਦਾ। ਹੁਣੀ ਕੋਈ ਇੱਕ ਦੋ ਵੀਜਾ ਹੁਣ ਹੋਗੀ ਹੁਣੀ ਸਾਰੀ ਇੰਨਾਂ ਕੁ ਇੰਨੀ ਕ। ਨਹੀਂ ਨਹੀਂ ਓਦਾ ਆਪਣੇ ਹਿੱਸੇ ਦੀ ਓਨੇ ਜਿਹੜੀ ਵੇਚੀ ਡੇਢ ਕ ਕੀਲਾ ਆਉਂਦੀ ਹੋਣੀ।

ਸਿਲਕੀ ਨੂੰ ਤੇ ਬੜੀਆ ਗਾਲਾਂ ਕੱਢੀਆ ਹੀ ਓਨੇ ਇੱਕ ਵਾਰੀ, ਹੈਅ ਰਾਜੇ। ਕਿੰਨੇ? ਹੈਪੀ ਦੀ ਬੁੱਢੀ ਨੇ ਇੱਕ ਵਾਰੀ ਸਿਲਕੀ ਦੀ ਚੰਗੀ ਧਿਕੜ ਵਾਹੀ ਹੀ ਪੁੱਛ ਇੰਨੂ।

ਆਹੋ ਇਹ ਤੇ ਗੱਲ ਇਹ ਤੇ ਗੱਲ ਹੈ ਆਪਣੇ ਸਰੀਰ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਬੰਦੇ। ਵਾ ਕਿ ਮੈਂ ਨੀ ਮਗਰ ਤੇਰੇ ਆਉਣਾ ਜੇ ਇਹ ਉੱਤੇ ਬੈ ਗਈ ਤੇਰੇ ਸਾਨੂੰ ਨਾ ਕੱਲ ਨੂੰ ਕਵੀਂ। ਆਹੋ ਮੁੜ ਕਕੇ ਲਾਮਾਂ ਨਾ ਦਵੇ ਕਿ ਤੁਹਾਡੀ ਭਰਜਾਈ ਛੋਟੀ। ਓਹ ਮੀਟ ਖਾ ਖਾ ਫਿੱਟੀ ਐ ਮੋਟਾ ਮੀਟ ਖਾਂਦੀ ਐ, ਹੈਪੀ ਵੀ ਖਾਂਦਾ ਵਾ।

ਓਨੇ ਜਾਨ ਕੱਢ ਦੇਣੀ ਇਦੀ ਇਹ ਗਾਹ ਜਾਂਦੀ ਐ ਟੱਪ ਟੱਪ ਕੇ ਉੱਧਰ ਨੂੰ।

ਅੱਛਾ ਓਹ ਅੰਗਰੇਜੀ ਚ ਗਾਲਾਂ ਕੱਢਦੀ ਹੀ।

ਚੰਗਾ ਚੰਗਾ।

ਹੋ ਚਾਹ ਪੀਣ ਡਹਿ ਪਿਆਂ ਆਹੋ ਪ੍ਰਾਹੁਣੇ ਆਏ ਸੀ ਉਹਨਾਂ ਲਾਗੇ ਬੈਠਾਂ ਸੀ ਯਾਰ

ਓਹ ਸਟੀਫਨ ਦਾ ਸਾਲਾ ਆਇਆ

ਆਹੋ ਆਹੋ ਫੇਰ ਲਾਗੇ ਆਵਾਜ਼ ਨੀ clear ਸੁਣਦੀ ਹਮ ਹੋਰ

ਹਾਂ ਹਾਂ ਮੈਂ ਵੀ ਨਾਉਣ ਡਹਿ ਪੈਣਾ ਚਾਹ ਚੁ ਨਾ ਬਣਾਈ ਹੁਣ ਤੇ ਫਰ ਫੁੱਲ ਵਾਲੀਆ ਕੱਡੀਆ ਸੀ

ਚੱਲ ਠੀਕ ਆ ਠੀਕ ਆ ਹਾਂ, ਮੈਂ ਨਾਹ ਕੇ ਹਟਿਆ ਉ ਤੇ ਨਾਹ ਕੇ ਮੁੜ ਕੇ ਰੋਟੀ ਰਾਟੀ ਖਾਦੀ ਰੋਟੀ ਰਾਟੀ ਖਾ ਕੇ ਤੇ ਫੇਰ ਮੈਂ ਹੁਣ ਮੈਂ ਕਿਹਾ ਚੱਲ ਭਰਾ ਗੱਲ ਬਾਤ ਕਰਦੇ ਕੋਈ ਹਮ ਆਹੋ ਆਹੋ ਆਂਡੇ ਬਣਾਏ ਹੀ ਤੇ ਓਹ ਮੰਨੋ ਆਈ ਹੀ ਤੇ ਓਹ ਪੁੱਛਣ ਡਈ ਸੀ ਕਹਿੰਦੀ ਵੀ ਕਿੰਨਾ ਕੁ ਕੰਮ ਰੇਹ ਗਿਆ ਤੁਹਾਡਾ ਕਰਨ ਆਲਾ ਕਹਿ ਦੋ ਵਾਰੀ ਤੇ ਹਾਡਾ ਓਹ ਹੋ ਗਿਆ reject ਹੋ ਗਿਆ ਆਹੋ ਆਹੋ ਤੇ ਮੈਂ ਵੀ ਏਦਾਂ ਈ ਕੋਈ ਗੱਲ ਨੀ, ਰੇਹ ਗਿਆ ਥੋੜਾ ਹੀ ਕੋਈ ਨੀ ਬਸ ਮੁਕਾ ਦੇਨੇ ਆ ਕੰਮ

ਆਹੋ ਬੱਬੂ ਵੀ ਆਇਆ ਹੀ ਓਥੇ ਤੇ ਆਂਹਦਾ ਹੀ ਚੱਲ ਫਿਰ ਤੂਹਾਨੂੰ ਕੋਈ ਕੰਮ ਕਾਰ ਲਾਈਏ ਹੋਰ ਕਿਤੇ ਹਮ ਹਮ, ਹੋਰ ਠੀਕ ਠਾਕ ਮਹਿਕੂ ਹੁਣੀ ਪਤਾ ਨੀ ਕਿੱਥੇ ਗਏ ਜੇ ਸੁਨ ਸਾਨ ਈ ਪਈ ਘਰ ਓਹਨਾਂ ਦੇ ਪਤਾ ਨੀ ਮੈਂ ਤੇ ਓਹਨੂ ਕਹਿਣ ਡਿਆ ਸੀ ਮੈਂ ਕਿਹਾ ਸੱਦਣ ਡਏ ਭਾਜੀ ਆਹੋ ਆਹੋ ਮੈਂ ਗਿਆ ਇੱਕ ਦੋ ਵਾਰੀ ਅਵਾਜ ਮਾਰ ਕੇ ਆਇਆ ਤੇ ਓਹ ਟਕਰਿਆ ਨੀ ਕੋਈ ਘਰ ਤੇ ਮੈਂ ਫੇਰ ਇੱਧਰ ਨੂੰ ਆ ਗਿਆ ਤੇ ਹਾਂ ਮੈਂ ਉੱਦਰ ਵੀ cancel ਕਰਤਾ ਸੀ ਕਹਿੰਦੇ ਮੇਰੇ ਵੱਲ ਆਏ ਸੀ ਕਹਿੰਦੇ ਆ ਚੱਲੀਏ ਮੈਂ ਕਿਹਾ ਹੁਣ ਪੋਣੇ ਦੋ ਤੇ ਹੋਗੇ ਭਾ ਤੇ ਮੈਂ ਆਹੋ ਏਹ ਤੇ ਗੱਲ਼ ਐ ਆਹੋ ਯਾਦ ਓਹਨਾਂ ਕਹਣਾ ਆ ਗਈ ਆ ਰੋਟੀਆ ਖਾਣ ਹਣਾ ਅਮ ਫੇਰ ਮਜਾ ਜਾਂ ਨੀ ਆਉਂਦਾ ਚਲੋ ਭਾਂਵੇ ਨ ਹੀ ਕਹਣ ਬੰਦਾ ਆਪ ਤਾਂ ਸੋਚਦਾ ਹੀ ਆ ਨਾ ਆਪ ਤਾਂ ਸੋਚਦਾ ਹੀ ਆ, ਸਾਮਣੇ ਨੀ ਕਹਣਾ ਦਿਲਾਂ ਚ ਤਾਂ ਸੋਚਦਾ ਹੀ ਆ ਨਾ ਆਹੋ ਜਾ ਕੇ ਓਹਨੇ ਕਹਿਣਾ ਆਗੇ ਈ ਓ ਰੋਟੀਆ ਖਾਣ ਹੈਨਾ ਹਮ ਫੇਰ ਮਜ਼ਾ ਜਿਹਾ ਨੀ ਲੋਕ ਭਾਂਵੇ ਨਾ ਵੀ ਕਹਿਣ ਬੰਦਾ ਆਪ ਤੇ ਸੋਚਦਾ ਈ ਆ ਨਾ ਆਪ ਤੇ ਸੋਚਦਾ ਓਹਨਾਂ ਕਹਿਣਾ ਈ ਦਿਲਾਂ ਚ ਈ ਕਹਿਣਾ ਸਾਹਮਣੇ ਨੀ ਨਾ ਕਹਿਣਾ ਦਿਲ ਚ ਈ ਕਹਿਣਾ

ਤੇ ਏਦਾਂ ਫਿਰ ਚੰਗਾ ਜਿਹਾ ਨੀ ਲੱਗਦਾ ਹਮ ਹਮ ਹੋਰ ਸੁਣਾ ਤੂੰ ਚੱਲੀਏ ਸ਼ਾਮਾ ਨੂੰ ਨੁਸਹੇਰੇ ਆਹੋ ਫਿਰ ਤਾਂ ਓਹਨੇ ਕੀ ਕਰਨਾ ਕਿ ਨਹੀਂ ਨਾਲੇ ਸਮਾਨ ਜਹਾ ਲਿਓਣਾ ਮੈਂ ਕੋਈ ਨਾਲੇ ਲੈ ਆਵਾਂਗੇ ਆਹੋ ਆਹੋ ਪੈਹਾ ਧੇਲਾ ਲੈ ਕੇ ਨਾ ਬੰਦੇ ਤੋ ਹਮ ਤੇ ਲੈ ਆਵਾਂਗੇ ਆਹੋ ਤੇ ਨਾਲੇ ਤੈਨੂ ਹਸਪਤਾਲ ਵਿਖਾ ਕੇ ਲਿਆਊਗਾ

ਮਾਲੀ ਨੂੰ ਪੁੱਛ ਕੇ ਆਉਂਗਾ ਵੀ ਵੀਰੇ ਇਹ ਬੂਟਾ ਕਿਥੋਂ ਲਿਆਂਦਾ ਸੀ ਆਹੋ ਆਹੋ ਬੜੇ ਲੱਗੇ ਆ ਨਾਲੇ ਹੋ ਹਾ ਆਵਾਂਗੇ ਫਿਰ ਤੁਰ ਆਵਾਂਗੇ ਹੋਰ ਕੀ ਕਰਨਾ ਘਰ ਆ ਕੇ ਮਨ ਏਦਾਂ ਈ ਹੋ ਜਾਂਦਾ ਹੋਰ ਤਰਾਂ ਹੈਨਾ ਨਾਲੇ ਪਿੰਡ ਦੇ ਬੰਦੇ ਬੁੰਦੇ ਕੰਮਾ ਕਾਰਾਂ ਤੇ ਚੱਲ ਗਏ ਆ ਸਾਰੇ ਕੋਈ ਮੰਡੀਆ ਚ ਚੱਲ ਗਿਆ ਕੋਈ ਤੂੜੀ ਤੇ ਚੱਲ ਗਿਆ ਕੋਈ ਕਿਤੇ ਚੱਲ ਗਿਆ ਤੇ ਬੰਦੇ ਤੇ ਹੈ ਹੀਂ ਨੀ ਪਿੰਡ ਚ ਜਿੱਦਾ ਜੇ ਫਿਰਿਆ ਤਾਂ ਹੈਨਾ ਹਮ ਆਹੋ ਆਹੋ ਅੱਗੇ ਆ ਜਾਂਦਾ ਹੁੰਦਾ ਸੀ ਘੂਰਾ ਇੱਥੇ ਹੁਣ ਆਈਦਾ ਘੱਟ ਵੱਧ ਤੇ ਦੂਜਾ ਜਿਹੜਾ ਕਬੂਤਰ ਰੱਖੇ ਆ ਓਹਨੇ ਓਹ ਕਬੂਤਰਾਂ ਦੇ ਚੱਕਰ ਚ ਫਿਰਦਾ ਰਹਿੰਦਾ ਹਮ ਹਮ ਕਿ ਨਹੀਂ ਆਹੋ ਆਹੋ, ਹੋਰ ਕੰਮ ਕਾਰ ਮੁਕਾ ਲਏ ਆ ਫਿਰ ਸਾਰੇ ਕੰਮ ਕਾਰ ਮੁਕਾ ਲਿਆ ਫਿਰ ਜਿਹੜਾ ਕਰਨ ਡਿਆ ਸਾ ਅੱਛਾ ਅੱਛਾ ਹਮ ਹੋਰ ਸੁਣਾ ਫਿਰ ਨਵੀ ਤਾਜ਼ੀ ਕੋਈ

ਅੱਛਾ ਅੱਛਾ ਸਬਜ਼ੀ ਭਾਜੀ ਵੱਲ ਮਾਰਿਆ ਈ ਚੱਕਰ

ਹਮ ਐਤਕਾਂ ਇਰਾਦਾ ਐ ਜੇ ਮੇਰਾ ਯਾਰ ਥੋੜਾ ਜਿਹਾ ਮੈ ਕਿਹਾ ਵੀ ਓਹ ਛਪੜੇ ਨਾ ਆਹੋ ਆਪਣਾ ਤੇ ਓਥੇ ਮੇਰਾ ਇਰਾਦਾ ਵੀ ਬੂਟੇ ਜਹੇ ਲਿਆ ਕੇ ਨਾ ਥੋੜੇ ਜਹੇ ਸਫ਼ੈਦੇ ਦੇ, ਤੇ ਓਥੇ ਲਾ ਦਿਨੇ ਦਸ ਪੰਦਰਾਂ ਕੁ ਬੂਟੇ ਲਾ ਦਿਨੇ ਹੈਨਾ ਤੇ ਆਪਾਂ ਆਪੇ ਹੁਦੇ ਰਹਿਣਗੇ ਕਿ ਓਹਨਾਂ ਨੂੰ ਪਾਣੀ ਆਪੇ ਛੱਪੜ ਦਾ ਓਹ ਪੀਈ ਜਾਂਦੇ ਹੁੰਦੇ ਆ ਹਮ ਆਹੋ ਕਿ ਨਹੀਂ ਆਪੇ ਹੁੰਦੇ ਰਹਿਣੇ ਆ ਕਿ ਹੋਲੀ ਹੋਲੀ ਮੁੜ ਕੇ ਕਸ਼ ਬੀਜਦਾ ਸੀ ਪੱਠੇ ਆਹੋ ਆਹੋ ਪੱਠੇ ਪੁੱਠੇ ਬੀਜਦਾ ਰਹਿੰਦਾ ਸੀ ਓਥੇ ਤੇ ਉਹ ਚੱਲ ਮੁੜ ਕੇ ਵੱਢੀ ਜਾਂਦਾ ਆਪਣਾ ਡੰਗਰ ਮਾਲ ਪਾਈ ਜਾਂਦਾ ਵਧੀਆ ਹਮ ਹੋਰ ਹੋਰ ਨਾਈ ਅੱਜ ਖੁੱਲਾ ਹੋਉਗਾ ਕੋਈ ਕਿ ਨਹੀਂ ਭਲਾ ਨੁਸਹੇਰੇ ਵਾਲ ਵੁਲ ਕਟਾਉਣੇ ਅੱਛਾ ਤੇ ਚੱਲ ਹੋ ਆਉਂਦੇ ਆ ਅੱਜ ਆਹੋ ਕੱਢ ਆਉਣੇ ਟੂਰ ਆਹੋ ਟੂਰ ਟਾਰ ਕੱਢ ਆਉਣੇ ਆ ਕਿਤੇ ਕਿ ਨਹੀਂ ਐਤਕਾਂ ਓਹਨਾਂ ਨੇ ਪਮੇ ਹੁਣਾ ਨੇ ਗੁਰੂਆ ਓਏ ਓਹ ਬੀਜੇ ਹੋਏ ਸੀ ਡੋਡੇ ਓਏ

ਆਹ ਜਿਹੜੇ ਪਮੇ ਹੁਣੀ ਨੀ ਬਾਬੇ ਸਾਡੇ ਹੁਣੀ ਓਹਨਾਂ ਬੀਜੇ ਸੀਗੇ ਲਾਗੇ ਸਾਡੇ ਨਾ ਲੈ ਬਈ ਉਹਨਾਂ ਨੇ ਚੀੜੇ ਚੁੜੇ ਦੇ ਕੇ ਨਾ ਹਮ ਤੇ ਸਮਾਨ ਸੁਮਾਨ ਲਾ ਲਿਆ ਉੱਤੋਂ ਓਹ ਤਾਂ ਕਿਤੇ ਸਾਨੂੰ ਬਾਦ ਚ ਪਤਾ ਲਗਾ ਬੜੇ ਦਿਨ ਬਾਦ ਚ ਆਹੋ ਆਹੋ ਆਹੋ ਆਹੋ ਰੱਖਣਾ ਚਾਹੀਦਾ ਸੀ ਤੇ ਓਹ ਸਾਨੂੰ ਕੋਈ ਹੋਇਆ ਨੀ ਪਤਾ ਨੀ ਪਤਾ ਈ ਨੀ ਲਗਾ ਤੇ ਓਹ ਕਾਲੇ ਸਾਡੇ ਕਾਲੇ ਸਾਡੇ ਦੇ ਕੋਠੇ ਕੇ ਮਗਰ ਸੀ ਹਮ ਹਮ ਤੇ ਓਹ ਓਥੇ ਵਧੇਰਾ ਬੂਟੇ ਹੈਗੇ ਸੀ ਪੰਦਰਾਂ ਵੀਹ ਹੁਣੇ ਆ ਆਹੋ ਆਹੋ ਵੱਢ ਵੁੱਡ ਲਏ ਓਹਨਾਂ ਨੇ ਲੱਗਦੇ ਸਾਰੇ ਆਹੋ ਆਹੋ ਹੋਰ ਵੱਢੀ ਗਈ ਕਣਕ ਕੁਣਕ ਲਾਗੇ ਹਿਥੇ ਆਹੋ ਕਣਕਾਂ ਕੁਸ਼ ਵੱਢੀਆ ਗਈਆ ਕੁਸ਼ ਰਹਿ ਗਈਆ

ਐਤਕਾਂ ਪਤਾ ਨੀ ਬਾਹਰ ਬੁਹਰ ਚੱਲ ਗਿਆ ਆ ਕਾਲਾ ਹਾਂ ਚੱਲ ਗਿਆ ਬਾਹਰ ਲੱਗਦਾ ਹੋਰ ਫਿਰ ਹਮ ਕੀ ਕਰਨ ਡਏ ਆ

ਆਹੋ ਆਹੋ ਤੇ ਓਹ ਓਹ ਤੇ ਟੀਵੀਆ ਤੇ ਵੀ ਹੋ ਜਾਂਦਾ ਵਾ ਟੀਵੀਆ ਤੇ ਨਹੀਂ ਟੀਵੀਆ ਤੇ ਪਰ ਉਹ ਗੱਲ ਨੀ ਬਣਦੀ ਨਹੀਂ ਨਹੀਂ ਉਹ ਠਾਰਾਂ ਸੋ ਰੁਪੀਏ ਦੀ ਕੋਈ ਡੱਬੀ ਜਹੀ ਪੈਂਦੀ ਓ ਆਹੋ ਟੀਵੀਆ ਤੇ ਇਹ ਆ ਵੀ ਜਿਹੜੀ ਓਹ ਚਲਾਵਾਂਗੇ ਨਾ ਆਪਾਂ ਜੋ ਕੁਸ਼ ਯੂਟਿਊਬ ਤੇ ਚਲਾਵਾਂਗੇ ਜੋ ਕੁਸ਼ phone ਤੇ ਚਲਾਵਾਂਗੇ ਉਹੋ ਕੁਸ਼ ਉਸਤੇ ਚੱਲਨਾ ਫਿਰ ਤੇ ਜਿਹੜੀ ਜਿਹੜੀ LCD ਆ ਨਾ lcd ਦਾ ਏਹ ਆ ਵੀ LCD ਨਾਲ਼ ਜੇ phone ਆਪਾਂ ਬੰਦ ਵੀ ਰੱਖਿਆ ਨਾ screen ਤੇ ਆਪਾਂ ਕੁਸ਼ ਨੀ ਚਲਾਉਣਾ ਬਸ bluetooth ਹੀਂ attach ਕਰਨਾ ਵਾਈਫਾਈ ਤੇ ਓਸਤੇ ਜੋ ਮਰਜ਼ੀ ਚਲਾਈ ਜਾ led ਹਮ ਤੇ ਜਸੇ ਹੁਣਾ ਕੋਲ ਚੱਲੀਏ ਸ਼ਾਮਾ ਨੂੰ ਭਲਾ ਕਰ ਆਵਾਂਗੇ ਪਤਾ ਇਹਨਾਂ ਕੋਲ ਨੀ ਹੁਣਾ ਓਹ ਦੂਜਿਆ ਕੋਲ ਹੋਣਾ ਜਿਹੜੇ tv ਟੂਵੀ ਸਹੀ ਕਰਦੇ ਆ ਤੇ ਹੈਗਾ ਇੱਕ ਬੰਦਾ ਤੇ ਓਹ ਮੈਨੂੰ ਕਹਿੰਦਾ ਕੀ ਠਾਰਾਂ ਸੋ ਦੀ ਲੱਗਦੀ ਐ ਜੇ ਲਵਾਉਣੀ ਤੇ ਦੱਸਦੀ ਆਹੋ ਤੇ ਕਰ ਆਵਾਂਗੇ ਪਤਾ ਵੀ ਚਲਜਾਂਗੇ ਆਹੋ ਤੇ ਦੋ ਬੰਦੇ ਈ ਓ

ਆਹੋ ਆਹੋ

ਹਮ phone ਫਾਨ ਉਸਨੂੰ ਲੱਗ ਜਾਇਆ ਕਰੇਗਾ ਇਸਤੇ attach ਹੋਜੇਗੀ ਹਮ

ਵਾਕਬ ਈ ਆ ਠੀਕ ਕਰਨ ਆਉਂਦਾ ਰਿਹਾ ਵਾ ਉਰੇ ਹਮ ਐਤਕਾਂ ਗਿਆ ਹੋਲੇ ਤੇ ਕਿ ਨਹੀਂ ਨਾ ਐਤਕੀਂ ਹੋਲੇ ਤੇ ਮੈਂ ਇੱਥੇ ਨੀ ਸੀ ਮੈਂ ਅਂਬਰਸਰ ਸੀ

ਫਿਰ ਚੰਗਾ ਜਿਹਾ ਨੀ ਲੱਗਦਾ ਕੰਮ ਹੈਨਾ ਦੋਵਾਂ ਬੇੜੀਆ ਚ ਪੈਰ ਰੱਖਣ ਆਲਾ ਕੰਮ ਹੋ ਜਾਂਦਾ, ਉੱਥੇ ਬੰਦਾ ਕੋਈ ਲੰਘਦਾ ਹੋਏ branch ਤੇ ਉਹਨੇ ਕਹਿਣਾ ਲੈ ਆ ਈ ਓਹ ਬੰਦੇ ਓਥੇ ਜਾਂਦੇ ਈ ਜੇਹੜੇ ਬਿਲਕੁਲ ਬਿਲਕੁਲ ਏਹ ਤੇ ਗੱਲ ਤੁਹਾਡੀ ਸਹੀਂ ਐ ਨਈ ਜਾਣਾ ਤੇ ਨਈ ਜਾਣਾ ਜਦੋਂ ਸਾਰੇ ਇੱਕੋ ਪਾਸੇ ਤੁਰਨਾ ਹੁਣ ਚਾਰ ਚੁਫੇਰੇ ਪੈਰ ਰੱਖਣੇ ਉਹ ਵੀ ਮਾੜੇ ਹਮ ਹਮ ਆਹੋ ਆਹੋ, ਹੋਰ ਇੱਕੋ ਪਾਸੇ ਇੱਕੋ ਬੇੜੀ ਚ ਪੈਰ ਰੱਖਣੇ ਚਾਹੀਦੇ ਆ ਹਾਂ ਕੰਮ ਤੇ ਕਹਿਣ ਡਿਆ ਸੀ ਵਾਰਿਸ ਰਾਤੀ ਮੈਨੂੰ ਕਹਿੰਦਾ ਚੱਲ ਜਾਇਆ ਕਰ ਓਥੇ ਯਰ ਫਾਇਦਾ ਕੋਈ ਨੀ ਹਮ ਓਥੇ ਚਾਰ ਸੋ ਰੁੱਪਈਆ ਦਿਹਾੜੀ ਬਣਨ ਡਈ

ਗੁਰਦਾਸਪੁਰ ਚਾਰ ਸੋ ਰੁੱਪਈਆ ਦਿਹਾੜੀ ਓ ਤੇ ਪੰਜਾਹ ਰੁਪਈਏ ਲੱਗ ਜਾਂਦਾ ਕਿਰਾਇਆ ਹਮ ਓਥੇ ਬਚਣਾ ਕੀ, ਇੱਥੇ ਮੈਂ ਦੇਖਣ ਡਿਆ ਵਾ ਕੋਈ ਬੰਦਾ ਵੀ ਆਹੋ ਆਹੋ, ਤੂੜੀ ਦਾ ਕੰਮ ਠੀਕ ਈ ਤੂੜੀ ਦਾ ਐਤਕਾਂ ਸਾਡੇ ਬੰਦਿਆ ਨੇ ਜੁੱਟ ਨੀ ਬਣਾਇਆ ਪਤਾ ਨੀ ਕੀ ਗੱਲ ਹਮ ਹਮ ਆਹੋ ਤੂੜੀ ਦਾ ਕੰਮ ਠੀਕ ਆ ਸੱਤ ਅੱਠ ਸੋ ਰੁੱਪਈਆ ਦਿਹਾੜੀ ਪੈ ਜਾਂਦੀ ਆਹੋ ਨਹੀਂ ਤੇ ਤੂੜੀ ਆਲੇ ਟੱਕਰਗੇ ਹੈਗੇ ਬੰਦੇ ਜਿਹੜੇ ਓਹ ਕੁਲਦੀਪ ਹੁਣੀ ਸਾਡੇ ਨਾਲ਼ ਪੜਦਾ ਹੁੰਦਾ ਸੀ ਜੇ ਓਹ ਟੱਕਰਗੇ ਤੇ ਉਹਨਾਂ ਨਾਲ਼ ਚੱਲ ਜਾਣਾ, ਤੇ ਜੇ ਓਹਨਾਂ ਨਾਲ਼ ਗੱਲ ਤੇ ਸਾਡੇ ਲਖੇ ਹੁਣੀ ਨੀ ਜਿਹੜੇ ਲੱਖਾ ਲੱਖਾ ਚੰਗਾ ਵੀਰ ਚੰਗਾ

ਜੋ ਸ਼ਬਦਾਂ ਨੂੰ ਪੜ੍ਹ ਲੈਂਦਾ ਹੈ ਸਮਝ ਲੈਂਦਾ ਹੈ ਉਹ ਪਾਠਕ ਅਖਵਾਉਂਦਾ ਹੈ ਪਾਠਕ ਕਹਾਉਣਾ ਪ੍ਰਾਪਤੀ ਹੈ। ਸਹੀ ਬੋਲ ਸੁਥਰੇ ਸ਼ਬਦ ਅਤੇ ਸਪਸ਼ਟ ਬਾਣੀ ਮਨੁੱਖ ਵਿਚ ਪਰਿਵਰਤਨ ਲੈ ਕੇ ਆਉਂਦੇ ਹਨ। ਜੋ ਮਨੁੱਖ ਇਨ੍ਹਾਂ ਤੋਂ ਟੁੱਟ ਜਾਂਦਾ ਹੈ ਉਸ ਕੋਲ ਨਾ ਤਾ ਤਰਕ ਰਹਿੰਦਾ ਹੈ ਅਤੇ ਨਾ ਆਤਮ ਵਿਸ਼ਵਾਸ ਤਰਕ ਅਤੇ ਆਤਮ ਵਿਸ਼ਵਾਸ ਤੋਂ ਬਿਨਾਂ ਪਰਿਵਰਤਨ ਸੰਭਵ ਨਹੀਂ ਹੈ। ਬੋਲਾਂ ਨੂੰ ਸੁਣ ਅਤੇ ਸ਼ਬਦ ਨੂੰ ਪੜ ਕੇ ਹੀ ਮਨੁੱਖੀ ਜੀਵਨ ਵਿਚ ਹੈਰਾਨ ਕਰਨ ਦੇਣ ਵਾਲੇ ਪਰਿਵਰਤਨ ਆਏ ਹਨ। ਕਬੀਰ ਜੀ ਦੇ ਬੋਲ ਸ਼ਬਦ ਬਣ ਕੇ ਜਦ ਬਾਣੀ ਵਿਚ ਸਮਾਏ ਤਾਂ ਹਨੇਰੇ ਵਿਚ ਭਟਕਦਿਆਂ ਅਨੇਕਾਂ ਲੋਕਾਂ ਨੂੰ ਰੋਸ਼ਨੀ ਮਿਲੀ । ਅੱਜ ਵੀ ਮਿਲ ਰਹੀ ਹੈ ਤੇ ਮਿਲਦੀ ਰਹੇਗੀ। ਪਰ ਉਹਨਾਂ ਨੂੰ ਜੋ ਸ਼ਬਦਾਂ ਨੂੰ ਸਮਝਣਗੇ, ਅਪਨਾਉਣਗੇ ਅਤੇ ਫੈਲਾਉਣਗੇ । ਕਬੀਰ ਜੀ ਕਹਿੰਦੇ ਹਨ ਏਕ ਨੂਰ ਤੇ ਸਭ ਜਗਿ ਉਪਜਿਆ ਕੌਣ ਭਲੇ ਕੌਣ ਮੰਦੇ ਅੰਤ ਤੇਰਾ ਕੌਣ ਨਾ ਜਾਣੇ ਕਬੀਰ ਜੀ। ਗੁਰੂ ਨਾਨਕ ਦੇਵ ਜੀ ਨੇ ਜਾਗ੍ਰਿਤ ਹੋਣ ਦਾ ਹੋਕਾ ਦੇਂਦਿਆਂ ਸਾਨੂੰ ਬੋਲ ਸ਼ਬਦ ਬਾਣੀ ਦੀ ਮਹੱਤਤਾ ਬਾਰੇ ਗਿਆਨ ਦਿੱਤਾ। ਬਾਣੀ ਦੁਆਰਾ ਸਾਨੂੰ ਜਾਗ੍ਰਿਤ ਕੀਤਾ । ਧਰਤ, ਪਾਤਾਲ, ਆਕਾਸ਼, ਕੁਦਰਤ ਅਤੇ ਮਨੁੱਖਤਾ ਬਾਰੇ ਤਰਕ ਨਾਲ ਗਿਆਨ ਦਿੱਤਾ। ਇਹ ਗਿਆਨ ਹੀ ਪੜਨਾ

ਗੁਰੂ ਰਾਮਦਾਸ ਦੀ ਸਾਨੂੰ ਬਾਣੀ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਹਿੰਦੇ ਹਨ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਅਧਿਆਪਕ ਉਸਤਾਦ ਸ਼ਬਦ ਅਤੇ ਬੋਲਾਂ ਬਿਨਾ ਪਰਿਵਰਤਨ ਸੰਭਵ ਨਹੀਂ ਕਿਸੇ ਨੇ ਸਾਨੂੰ ਕ੍ਰਿਸ਼ਨ, ਹਜ਼ਰਤ ਮੁਹੰਮਦ, ਕਬੀਰ, ਨਾਨਕ ਗੀਤਾ, ਕੁਰਾਨ ਗ੍ਰੰਥ ਕੁਰਾਨ ਮਿਲੇ ਹਨ। ਪਰਿਵਰਤਨ ਨੇ ਹੀ ਭਾਸ਼ਾ ਹੋਂਦ ਵਿਚ ਲਿਆਂਦੀ ਹੈ। ਪਰਿਵਰਤਨ ਨਾ ਹੁੰਦਾ ਤਾਂ ਲਿਪੀ ਨਾ ਹੁੰਦੀ। ਬੋਲ, ਸ਼ਬਦ, ਬਾਣੀ ਦੀ ਸ਼ਕਤੀ ਨੂੰ ਪਹਿਚਾਣਿਆ। ਗੁਰੂਆਂ, ਭਗਤਾ, ਕਬੀਰਾਂ, ਕਹਾਣੀਕਾਰਾਂ, ਕਿੱਸੇਕਾਰਾਂ ਨੇ ਤੇ ਭੰਡ ਗਵੱਈਏ ਪ੍ਰਚਾਰਕਾਂ, ਕਵੀਸ਼ਰਾਂ ਨੇ। ਸ਼ਬਦ ਅਤੇ ਸਾਹਿਤ ਨੇ ਸੰਸਾਰ ਵਿਚ ਸੰਭਵ ਪਰਿਵਰਤਨ ਲੈ ਕੇ ਆਉਣ ਵਿਚ ਅਹਿਮ ਭੂਮਿਕਾ ਨਿਭਾਈ। ਸਾਹਿਤ ਨੇ ਹੀ ਧਰਤੀ ਉਤੇ ਅਲੱਗ ਅਲੱਗ ਥਾਵਾਂ ਉਤੇ ਰਹਿੰਦੇ ਮਨੁੱਖਾਂ ਤੱਕ ਦੂਜੇ ਮਨੁੱਖਾਂ ਦੀ ਕਥਾ ਕਹਾਣੀਆਂ ਰਹਿਣ ਸਹਿਣ ਤੇ ਗਿਆਨ ਵਿਗਿਆਨ ਨੂੰ ਕੀਤਾ ਕਿਤਾਬਾਂ ਦੀ ਤਾਕਤ ਨੇ ਹੀ ਮਨੁੱਖ ਨੂੰ ਹੀ ਨਵੇਂ ਰਾਹ ਉਤੇ ਤੁਰਨ ਦਾ ਹੌਸਲਾ ਦਿੱਤਾ ਹੈ। ਜਿਸ ਮਨੁੱਖ ਦੀ ਜਿੰਦਗੀ ਵਿਚ ਕਿਤਾਬਾਂ ਆ ਜਾਂਦੀਆਂ ਹਨ ਉਹ ਵੀ ਆਪ ਵੀ ਤਬਦੀਲ ਹੋ ਜਾਂਦਾ ਹੈ ਅਤੇ ਹੋਰਾਂ ਵਿਚ ਵੀ ਪਰਿਵਰਤਨ ਲੈ ਕੇ ਆਉਂਦਾ ਹੈ ਜੋ ਬੋਲ ਸ਼ਬਦ ਆਪਣਾ ਚਿਰ ਸਥਾਈ ਆਖਿਰ ਰੱਖਦੇ ਹਨ ਤਾਂ ਹੀ ਸ਼੍ਰੀ ਕ੍ਰਿਸ਼ਨ ਯੁੱਧ ਦੇ ਮੈਦਾਨ ਵਿਚ ਅਰਜਨ ਨੂੰ ਗੀਤਾ ਦੇ ਉਪਦੇਸ਼ ਦਿੰਦੇ ਹਨ ਜੇ ਲਿਖਿਆ ਹੋਇਆ ਮਹੱਤਵਪੂਰਨ ਨਾ ਹੁੰਦਾ ਤਾਂ ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆ ਦੌਰਾਨ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

ਜਿਵੇਂ ਆਜ਼ਾਦੀ ਦੀ ਲੜਾਈ ਵੇਲੇ ਭਰਤੀ ਸੀ। ਕਿਤਾਬਾਂ ਭਗਤ ਸਿੰਘ ਦੀ ਜਿੰਦਗੀ ਵਿਚ ਪਰਿਵਰਤਨ ਲੈ ਕੇ ਆਈਆਂ। ਆਜ਼ਾਦੀ ਦੀ ਲੜਾਈ ਵਿਚ ਸ਼ਹੀਦ ਭਗਤ ਸਿੰਘ ਇਕ ਵੱਡਾ ਪਰਿਵਰਤਨ ਲੈ ਕੇ ਆਏ। ਭਗਤ ਸਿੰਘ ਆਪਣੇ ਇਕ ਲੇਖ ਵਿਚ ਸਾਹਿਤ ਅਤੇ ਲੋਕ ਚੇਤਨਾ ਵਿਚ ਲਿਖਦੇ ਹਨ ਇਹ ਤਾਂ ਪੱਕੀ ਗੱਲ ਹੈ ਕਿ ਸਾਹਿਤ ਬਿਨਾਂ ਕੋਈ ਦੇਸ਼ ਜਾ ਜਾਤੀ ਉੱਨਤੀ ਨਹੀਂ ਕਰ ਸਕਦਾ।

ਵੱਡਾ ਪਰਿਵਰਤਨ ਲੈ ਕੇ ਆਉਂਦੇ ਹਨ। ਕਿਤਾਬਾਂ ਨਾਲ ਜੁੜਨ ਵਾਲੇ ਧੀਆਂ ਪੁੱਤ ਸਮਾਜ ਵਿਚ ਪਰਿਵਰਤਨ ਲੈ ਕੇ ਆਉਂਦੇ ਹਨ। ਧੀ ਪਰਿਵਰਤਨ ਨੂੰ ਬਹੁਤ ਜਲਦੀ ਸਵੀਕਾਰ ਕਰ ਲੈਂਦੀ ਹੈ। ਇਸ ਲਈ ਧੀ ਪਰਿਵਰਤਨ ਲਈ ਪ੍ਰੇਰਨਾ ਬਣਦੀ ਹੈ। ਧੀ ਨੂੰ ਕਤਲ ਕਰਨ ਵਾਲੇ ਪਰਿਵਰਤਨ ਤੋਂ ਡਰਦੇ ਹਨ। ਪਰਿਵਰਤਨ ਨੂੰ ਸਵੀਕਾਰ ਕਰਨ ਵਾਲੇ ਲੋਕ ਸਾਲਾਹੇ ਜਾਂਦੇ ਹਨ।

ਸੋਚ ਵਿਚ ਪਰਿਵਰਤਨ ਨਾ ਆਉਂਦਾ ਤਾਂ ਅਸੀ ਅੱਜ ਵੀ ਜੰਗਲਾਂ ਵਿਚ ਹੁੰਦੇ। ਸੋਚ ਵਿਚ ਪਰਿਵਰਤਨ ਨਾ ਆਉਂਦਾ ਤਾਂ ਭਾਰਤ ਆਜਾਦ ਨਾ ਹੁੰਦਾ। ਪਰਿਵਰਤਨ ਨੇ ਹੀ ਸਕੂਲ, ਕਾਲਜ ਹੋਂਦ ਵਿਚ ਲਿਆਂਦੇ ਹਨ। ਅੱਜ ਵੀ ਪਰਿਵਰਤਨ ਦੀ ਲੋੜ ਹੈ। ਪਰਿਵਰਤਨ ਹਰ ਵਕਤ ਦੀ ਜਰੂਰਤ ਹੈ। ਹੈ time ਪਰਿਵਰਤਨ ਲਈ ਕੀ ਤੁਸੀਂ ਚਾਹੁੰਦੇ ਹੋ ਪਰਿਵਰਤਨ ਆਪਣੇ ਆਲੇ ਦੁਆਲੇ ਵਿਚ tension ਦਿੰਦਾ ਹੈ ਨਾ ਆਲਾ ਦੁਆਲਾ okay tension ਨਾ ਲਿਆ ਕਰੋ ਨਾ ਹੀ tension ਦਿਆ ਕਰੋ। ਕਿਉਕਿ ਦੋਵੇ ਪਾਸੇ ਮਿਲਣਾ ਕੁਝ ਵੀ ਨਹੀਂ ਗਵਾ ਬਹੁਤ ਕੁਝ ਸਕਦੇ ਹੋ। ਆਪਾ ਗਵਾਉਣਾ ਨਹੀਂ ਪਾਉਣਾ ਹੈ ਉਹ ਵੀ ਪਿਆਰ ਨਾਲ ਨਿਸ਼ਚੇ ਨਾਲ ਠੀਕ ਰਹਿ ਕੇ ਮਸਤੀ ਵਿਚ। ਗੱਲ ਅਸਲ ਜੇ ਤੁਸੀ ਪਰਿਵਰਤਨ ਚਾਹੁੰਦੇ ਹੋ ਆਲੇ ਦੁਆਲੇ ਵਿਚ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 ਕਮਜ਼ੋਰ ਹੋਣਾ ਕੋਈ ਪਸੰਦ ਨਹੀਂ ਕਰਦਾ। ਤਾਕਤਵਰ ਹੋਣਾ ਸਭ ਦੀ ਰੀਝ ਹੁੰਦੀ ਹੈ ਤੇ ਹੋਣੀ ਵੀ ਚਾਹੀਦੀ ਹੈ। ਮਨੁੱਖਤਾ ਵਿਰੋਧੀ ਤੇ ਕੁਦਰਤ ਵਿਰੋਧੀ ਤਾਕਤਾਂ ਨੂੰ ਚੰਗਾ ਅਤੇ ਸੋਹਣਾ ਸੋਚਣ ਵਾਲੇ ਕਦੇ ਵੀ ਪਸੰਦ ਨਹੀਂ ਕਰਦੇ। ਤੁਹਾਡਾ ਤੇ ਮੇਰਾ ਸਾਂਝਾ ਸ਼ਿਕਵਾ ਹੈ ਕਿ ਸਿਆਸੀ ਤਾਕਤਾਂ ਵਾਲੇ ਆਮ ਜਨਤਾ ਦਾ ਦਰਦ ਨਹੀਂ ਪਹਿਚਾਨਦੇ। ਅੱਜ ਬਹੁਤੀਆਂ ਪਰਿਸਥਿਤੀਆਂ ਉਤੇ ਅਸੀਂ ਖੁਦ ਨੂੰ ਕਮਜ਼ੋਰ ਮਹਿਸੂਸ ਕਰਦੇ ਹਾਂ। ਸਭ ਮਨੁੱਖ ਬਰਾਬਰ ਹਨ । ਬਰਾਬਰਤਾ ਦਾ ਅਧਿਕਾਰ ਦਿਓ। ਉਹ ਮੇਰੇ ਬਰਾਬਰ ਦਾ ਨਹੀਂ ਅਸੀਂ ਉਹਦੇ ਬਰਾਬਰ ਦੇ ਹੋ ਨਹੀਂ ਸਕਦੇ। ਉਹਦੇ ਬਰਾਬਰ ਕੋਈ ਨਹੀਂ ਖੜ ਸਕਦਾ। ਬਰਾਬਰਤਾ ਵਰਗੀ ਚੀਜ ਨਹੀ। ਬਰਾਬਰਤਾ ਹੀ ਸਹੀ ਜੀਵਨ ਦੀ ਨੀਂਹ ਰੱਖਦੀ ਹੈ। ਇਹ ਗੱਲਾਂ ਅਕਸਰ ਕਰਦੇ ਵੀ ਹਾਂ ਤੇ ਸੁਣਦੇ ਵੀ ਹਾਂ। ਕਿਰਦਾਰ, ਤਾਕਤ ਅਤੇ ਬਰਾਬਰਤਾ ਦੀ ਘਾਟ ਹੀ ਸਾਨੂੰ ਬੇਚੈਨ ਕਰਦੀ ਹੈ ਇਹ ਬੇਚੈਨ ਕਰਨ ਵਾਲੇ ਸ਼ਬਦ ਹੀ ਰਾਹ ਵਿਖਾ ਰਹੇ ਹਨ। ਇਹ ਸ਼ਬਦ ਹੀ ਸੁਕੂਨ ਦੀ ਪੌੜੀ ਹਨ। ਕਿਵੇਂ ਕਿਰਦਾਰ ਵਿਚੋਂ ਕ ਨੂੰ ਸਿਹਾਰੀ ਲੈ ਲਵੋ ਕਿ ਤਾਕਤ ਦਾ ਤ ਨੂੰ ਕੰਨਾ ਲੈ ਲਵੋ ਤਾ ਬਰਾਬਰ ਵਿਚੋਂ ਬ ਲੈ ਲੈਦੇ ਹਾਂ ਬ ਅਤੇ ਲੈ ਲਿਆ ਕੇ ਕਿਤਾਬ ਇਨ੍ਹਾਂ ਨੂੰ ਜੋੜ ਦਿੰਦੇ ਹਨ। ਕੱਲੇ ਕੱਲੇ ਰਹਿਣ ਨਾਲ ਕੁਝ ਨਹੀਂ ਹੁੰਦਾ ਕਿਉਂਕਿ ਇਕੱਠੇ ਹੋਣਾ ਅਤੇ ਇਕੱਠੇ ਕਰਨਾ ਹੀ ਸਾਡਾ ਮਕਸਦ ਹੋਣਾ ਚਾਹੀਦਾ। ਕਿਤਾਬ

ਕਿਤਾਬਾਂ ਦਾ ਇਹ ਮੰਤਰ ਛੋਟੀਆਂ ਵੱਡੀਆਂ ਸਭ ਦੇ ਲਈ ਜਰੂਰੀ ਹੈ। ਇਹ ਦੱਸੋ ਤੁਸੀਂ ਕਿਤਾਬ ਪੜਦੇ ਹੋ ਪੜਦੇ ਹੋਏ ਉਮਰ ਅਮਲ ਕਰਦੇ ਹੋ? ਜੇ ਪੜਦੇ ਹੋ ਤਾਂ ਕੀ

ਕਿ ਪੜਨ ਦੀ ਵੀ ਇਕ ਨਿਸ਼ਚਿਤ ਉਮਰ ਹੁੰਦੀ ਹੈ। ਸਾਹਿਤ ਜਾਂ literature ਕਿਸ ਸ਼ੈਅ ਦਾ ਨਾਮ ਹੈ ਇਹ ਹਮ ਕੋ ਨਾ ਪਤਾ ਥਾ ਭਾਈ

ਪੜ੍ਹਣ ਲਈ ਵਕਤ ਚਾਹੀਦਾ ਹੈ ਇਹ ਇੱਕ ਪੁਰਾਣਾ ਪ੍ਰਚਲਿਤ ਅਤੇ ਅਸਲੀ ਲੋਕਾਂ ਦਾ ਬਹਾਨਾ ਹੈ